ਅਚਾਨਕ ਇਸ ਰਿਸ਼ਤੇ ਦਾ ਰੰਗ ਕਿਵੇਂ ਬਦਲ ਗਿਆ, ਇਹ ਸੋਚਕੇ ਪਰਿਵਾਰ ਅਤੇ ਰਿਸ਼ਤੇਦਾਰ ਸ਼ਭ ਨਿਰਾਸ਼ਤਾ ਵਿੱਚ ਸਨ। ਅੰਤ ਦੋਹਾਂ ਧਿਰਾਂ ਦੀਆ ਪੰਚਾਇਤਾਂ ਦੀ ਹਾਜ਼ਰੀ ਵਿੱਚ ਜਸਪ੍ਰੀਤ ਅਤੇ ਮੁੰਡੇ ਦੇ ਵਿਚਾਰ ਸੁਣੇ ਗਏ।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 ਹੁਣ ਦੋਹਾਂ ਧਿਰਾਂ ਦੀਆਂ ਪੰਚਾਇਤਾਂ ਰਾਹੀਂ ਸਾਰੇ ਖਰਚੇ ਦਾ ਹਿਸਾਬ-ਕਿਤਾਬ ਅਤੇ ਗਿਫਟਾਂ ਦੇ ਜੋੜ-ਘਟਾਓ ਕਰ, ਮਨਜੀਤ ਵੱਲੋਂ ਸਤਾਰਾਂ ਲੱਖ ਮੁੰਡੇ ਵਾਲਿਆ ਨੂੰ ਦੇਣਾ, ਕਹਿ ਅੰਤਿਮ ਫੈਸਲਾ ਨਿਬੇੜ ਦਿੱਤਾ।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

ਮੋਬਾਇਲ ਫ਼ੋਨ ਜਿਸਨੂੰ ਸੈਲਫ਼ੋਨ ਵੀ ਕਹਿੰਦੇ ਹਨ ਵਰਤਮਾਨ ਸੰਚਾਰ ਵਿੱਚ ਸੂਚਨਾ ਸੰਚਾਰ ਦੀ ਸਭ ਤੋਂ ਹਰਮਨ ਪਿਆਰਾ ਸਾਧਨ ਬਣ ਗਿਆ ਹੈ। ਅੱਜ ਤੁਸੀਂ ਭਾਵੇਂ ਕਿਤੇ ਵੀ ਹੋਵੇ, ਤੁਹਾਨੂੰ ਇਧਰ-ਉਧਰ ਕੋਈ ਨਾ ਕੋਈ ਸੈੱਲਫੋਨ ਉੱਤੇ ਗੱਲਾਂ ਕਰਦਾ ਦਿਸ ਪਵੇਗਾ ਜਾਂ ਘੱਟੋ-ਘੱਟ ਕਿਸੇ ਦੀ ਜੇਬ ਜਾਂ ਪਰਸ ਵਿਚ ਸੈੱਲਫੋਨ ਦੀ ਘੰਟੀ ਵੱਜਦੀ ਜ਼ਰੂਰ ਸੁਣੇਗੀ, ਸੁਣ ਪਵੇਗੀ ਅੱਜ ਤੋਂ ਉਣੱਤੀ ਤੀਹ ਸਾਲ ਪਹਿਲਾਂ ਜਦੋਂ ਅਮਰੀਕਾ ਵਿਚ ਪੰਦਰਾਂ ਛੋਲਾਂ ਸਾਲ ਪਹਿਲਾਂ ਭਾਰਤ ਵਿੱਚ ਇਸਦਾ ਪ੍ਰਚਲਨ ਆਰੰਭ ਹੋਇਆ ਤਾਂ ਇਸਨੂੰ ਇਕ ਨਾਯਾਬ ਚੀਜ਼ ਸਮਝਿਆ ਜਾਂਦਾ ਸੀ, ਪਰ ਅੱਜ ਇਹ ਅਜਿਹੀ ਚੀਜ਼ ਬਣ ਗਿਆ ਹੈ ਕਿ ਇਸਨੂੰ ਹਰ ਅਮੀਰ-ਗ਼ਰੀਬ ਪ੍ਰਾਪਤ ਕਰ ਸਕਦਾ ਹੈ ਇਹੋ ਕਾਰਨ ਹੈ ਕਿ ਅੱਜ ਦੁਨੀਆਂ ਦੀ ਸ~ ਅਰਬ ਅਬਾਦੀ ਵਿਚੋਂ ਛੇ ਅਰਬ ਤੋਂ ਵੱਧ ਲੋਕ ਸੈੱਲਫੋਨ ਦੀ ਵਰਤੋਂ ਕਰ ਰਹੇ ਹਨ ਇਸ ਸਮੇਂ ਭਾਰਤ ਦੇ ਵਿੱਚ ਮੋਬਾਇਲ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਪਚਾਨਵੇਂ ਕਰੋੜ ਤੋਂ ਉੱਪਰ ਹੈ ਮੋਬਾਇਲ ਫ਼ੋਨ ਦੇ ਖਪਤਕਾਰਾਂ ਵਿੱਚ ਬਹੁਤੀ ਗਿਣਤੀ

ਦੀ ਹੈ ਨੌਜਵਾਨ ਵਰਗ ਤੋਂ ਇਲਾਵਾ ਮੋਬਾਇਲ ਫ਼ੋਨ ਦੀ ਵਰਤੋਂ ਸਮਾਜ ਵਿਚ ਹਰ ਪੱਧਰ ਤੇ ਹਰ ਕਿੱਤੇ ਨਾਲ ਸੰਬੰਧਿਤ ਵਿਅਕਤੀ ਕਰ ਰਿਹਾ ਹੈ ਇੰਝ ਜਾਪਦਾ ਹੈ ਜਿਵੇਂ ਅੱਜ ਦੀ ਜ਼ਿੰਦਗੀ ਮੋਬਾਇਲ ਫ਼ੋਨਾਂ ਦੇ ਸਿਰ ਉੱਤੇ ਹੀ ਚਲ ਰਹੀ ਹੋਵੇ। ਅੱਜ ਦੀ ਦੁਨੀਆ ਵਿਚ ਮੋਬਾਇਲ ਫ਼ੋਨ ਸਰਬ-ਵਿਆਪਕ ਹੈ ਕਿਉਂਕਿ ਇਸਦੇ ਬਹੁਤ ਸਾਰੇ ਲਾਭ ਹਨ ਇਸ ਦਾ ਸਭ ਤੋਂ ਵੱਡਾ ਲਾਭ ਤਟਫਟ ਸੰਚਾਰ ਸੂਚਨਾ ਦਾ ਸਾਧਨ ਹੋਣਾ ਹੈ ਤੁਸੀਂ ਭਾਵੇਂ ਕਿੱਥੇ ਵੀ ਅਤੇ ਕਿਸੇ ਵੀ ਹਾਲਤ ਵਿਚ ਹੋਵੋ ਇਹ ਨਾ ਕੇਵਲ ਤੁਹਾਡੀ ਗੱਲ ਜਾਂ ਸੰਦੇਸ਼ ਨੂੰ ਮਿੰਟਾਂ ਸਕਿੰਟਾਂ ਵਿੱਚ ਦੁਨੀਆਂ ਦੇ ਕਿਸੇ ਥਾਂ ਵੀ ਕਿਸੇ ਵੀ ਹਾਲਤ ਵਿਚ ਮੌਜੂਦ ਤੁਹਾਡੇ ਮਿੱਤਰ-ਪਿਆਰੇ, ਸਨੇਹੀ-ਰਿਸ਼ਤੇਦਾਰ ਜਾਂ ਵਪਾਰਕ ਸੰਬੰਧੀ ਤਕ ਪਹੁੰਚਾ ਸਕਦਾ ਹੈ ਸਗੋਂ ਉਸਦਾ ਉੱਤਰ ਵੀ ਨਾਲੋ ਨਾਲ ਗੱਲਬਾਤ ਜਾਂ SMS ਰਾਹੀਂ ਤੁਹਾਡੇ ਤਕ ਪਹੁੰਚਾ ਦਿੰਦਾ ਹੈ। ਇਸ ਨਾਲ ਜਿੱਥੇ ਸਾਡੇ ਪਰਿਵਾਰਕ, ਸਮਾਜਿਕ ਤੇ ਰਾਜਨੀਤਿਕ ਜੀਵਨ ਵਿਚ ਸਾਡੀ ਕਿਰਿਆਤਮਕਤਾ ਨੂੰ ਹੁਲਾਰਾ ਮਿਲਦਾ ਹੈ ਉੱਥੇ ਹੀ ਵਪਾਰਕ ਤੇ ਆਰਥਿਕ ਖੇਤਰ ਵਿਚ ਖ਼ਰੀਦ-ਫਰੋਖਤ, ਮੰਗ-ਪੂਰਤੀ, ਦੇਣ-ਲੈਣ, ਭੁਗਤਾਨ ਅਤੇ ਕਾਨੂੰਨ-ਵਿਵਸਥਾ ਦੇ ਵਿੱਚ ਆਉਣ ਵਾਲੇ ਵਿਕਾਸ ਦੀ ਦਰ ਤੇਜ਼ ਹੁੰਦੀ ਹੈ।

ਦਿਲ-ਪਰਚਾਵਿਆਂ ਤੇ ਉਤਸੁਕਤਾ ਜਗਾਉ ਸਾਧਨਾਂ ਨਾਲ ਜੁੜੇ ਰਹਿੰਦੇ ਹਾਂ ਕੇਵਲ ਆਮ ਖ਼ਪਤਕਾਰ ਹੀ ਨਹੀਂ ਇਹਨਾਂ ਦਾ ਉਤਪਾਦਨ ਕਰਨ ਵਾਲਿਆਂ ਤੇ ਸੰਚਾਰ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਅਰਬਾਂ ਰੁਪਏ ਦੀ ਕਮਾਈ ਕਰਦੀਆਂ ਹਨ, ਤੇ ਨਾਲ ਹੀ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਵੀ ਦਿੰਦੀਆਂ ਹਨ ਇਸ ਤੋਂ ਇਲਾਵਾ ਜ਼ੁਰਮਾਂਂ ਦੀ ਪੜਤਾਲ ਕਰਨ ਵਿਚ ਪੁਲਿਸ ਤੇ ਹੋਰਨਾਂ ਗੁਪਤਚਰ ਏਜੰਸੀਆਂ ਨੂੰ ਵੀ ਇਸਦਾ ਬਹੁਤ ਲਾਭ ਹੋਇਆ ਹੈ। ਫਸੂਰਪ ਕਈ ਖ਼ਤਰਨਾਕ ਮੁਜ਼ਰਿਮ ਫੜੇ ਜਾਂ ਮਾਰੇ ਜਾ ਸਕੇ ਹਨ GPS ਦੀ ਸਹੂਲਤ ਤੁਹਾਡੇ ਰਸਤੇ ਦੀ guide ਬਣਦੀ ਹੈ।

ਇਸ ਤਰ੍ਹਾਂ ਇਸਦੇ ਲਾਭਾਂ ਦਾ ਕੋਈ ਪ੍ਰਵਾਹ ਨਹੀਂ ਹੈ ਪਰ ਜਿੱਥੇ ਇਸਦੇ ਇੰਨੇ ਲਾਭ ਹਨ ਉੱਥੇ ਨੁਕਸਾਨ ਵੀ ਹਨ। ਸਮਾਜ ਵਿਰੋਧੀ ਲੋਕਾਂ ਦੇ ਹੱਥਾਂ ਆ ਕੇ ਇਹ ਕਈ ਪ੍ਰਕਾਰ ਦੇ ਖ਼ਤਰਨਾਕ ਜ਼ੁਰਮਾਂ ਤੇ ਆਤੰਕਵਾਦੀ ਕਾਰਵਾਈਆਂ ਨੂੰ ਨਿਪੇਰੇ ਚਾੜਨ ਵਿੱਚ ਸਹਾਇਤਾ ਕਰਦਾ ਹੈ। ਨੌਜਵਾਨ ਮੁੰਡਿਆਂ, ਕੁੜੀਆਂ ਤੇ ਸਕੂਲੀ ਵਿਦਿਆਰਥੀਆਂ ਦੇ ਹੱਥਾਂ ਵਿੱਚ ਆਇਆ ਤੇ ਉਹਨਾਂ ਦੇ ਸਮੇਂ ਦਾ ਨਾਸ ਕਰਦਾ ਹੈ ਇਹ ਗੈਰ ਜ਼ਿੰਮੇਵਾਰੀ, ਅਸ਼ਲੀਲਤਾ ਤੇ ਅ~ ਅਹ

ਲੋਕਾਂ ਦੀਆਂ ਜੇਬਾਂ ਉੱਤੇ ਹੱਲਾ ਬੋਲ ਕੇ ਉਹਨਾਂ ਤੋਂ ਗੈਰ ਰਚਨਾਤਮਕ ਕੰਮਾਂ ਉੱਤੇ ਖ਼ਰਚ ਕਰਵਾਉਂਦਾ ਹੈ ਇਸਦੀਆਂ ਰਿੰਗਟੋਨਾਂ ਵਾਤਾਵਰਨ ਵਿੱਚ ਖਲਲ ਪੈਦਾ ਕਰਦੀਆਂ ਹਨ। ਇਸਦੀ ਗੈਰ ਜ਼ਿੰਮੇਵਾਰੀ ਭਰੀ ਵਰਤੋਂ ਦੁਰਘਟਨਾ ਨੂੰ ਵੀ ਜਨਮ ਦਿੰਦੀ ਹੈ। ਇਹਨਾਂ ਦੋਸ਼ਾਂ ਦੇ ਬਾਵਜੂਦ ਇਹ ਇੱਕ ਹਰਮਨ ਪਿਆਰਾ ਸੰਚਾਰ ਸਾਧਨ ਹੈ ਤੇ ਸਭਿਅਤਾ ਦਾ ਵਿਕਾਸ ਦਾ ਸੂਚਕ ਹੈ। ਮੋਬਾਇਲ ਫ਼ੋਨ ਦੂਰ ਸੰਚਾਰ ਇੱਕ ਆਧੁਨਿਕ ਸਾਧਨ ਹੈ ਜਿਸ ਵਿੱਚ ਮਾਈਕਰੋਵੇਵ ਨਾਮੀ ਸ਼ਕਤੀਸ਼ਾਲੀ ਬਿਜ਼ਲੀ ਚੁੰਬਕੀ ਵਿਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸਦੀਆਂ ਵਿਕਰਨਾਂ ਮੋਬਾਇਲ ਤੇ tower ਤੋਂ ਪੈਦਾ ਹੁੰਦੀਆਂ ਹਨ ਤੇ ਰਾਤ ਦਿਨ ਸਾਡੇ ਉੱਪਰ ਆਪਣਾ ਅਸਰ ਪਾਉਂਦੀਆਂ ਹਨ। ਇਸ ਕਰਕੇ ਅਸੀਂ ਜਿੰਨਾ ਇਹਨਾਂ ਦੇ ਨੇੜੇ ਹੋਵਾਂਗੇ ਓਨਾ ਹੀ ਸਾਡਾ ਉੱਤੇ ਇਹਨਾਂ ਦਾ ਪ੍ਰਭਾਵ ਵਧੇਰੇ ਸੰਘਣਾ ਹੁੰਦਾ ਹੈ ਇਸਦੇ ਬੁਰੇ ਅਸਰਾਂ ਬਾਰੇ ਪਿੱਛਲੇ ਪੰਜਾਹ ਸਾਲਾਂ ਤੋਂ ਖੋਜ ਹੋ ਰਹੀਆਂ ਹਨ, ਪ੍ਰੰਤੁ ਵਿਗਿਆਨੀ ਸਪਸ਼ਟ ਰੂਪ ਵਿੱਚ ਕਿਸੇ ਸਿੱਟੇ ਉੱਤੇ ਨਹੀਂ ਪੁੱਜ ਸਕੇ।

ਮੋਬਾਇਲ ਫ਼ੋਨ ਲਈ ਵਰਤੇ ਜਾਣ ਵਾਲੇ ਤਿੰਨ ਪ੍ਰਕਾਰ ਦੀ technology ਜੀ ਹੈ। ਮਾਹਿਰਾਂ ਅਨੁਸਾਰ ਮੋਬਾਇਲ ਫ਼ੋਨ ਵਿੱਚ ਜੋ ਕਿ ਦੀਆਂ ਤਰੰਗਾਂ ਵਰਤੀਆਂ ਜਾਂਦੀਆਂ ਹਨ ਤੇ ਉਹਨਾਂ ਵਿੱਚੋਂ ਪੈਦਾ ਹੋਣ ਵਾਲੀ ਸ਼ਕਤੀ ਦਾ ਵੀਹ ਤੋਂ ਛੱਠ ਪ੍ਰਤੀਸ਼ਤ ਹਿੱਸਾ ਸਿੱਧਾ ਸਾਡੇ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ ਜਿਹਨਾਂ ਮੋਬਾਇਲਾਂ ਫ਼ੋਨਾਂ ਦਾ ਐਨਟੀਨਾ ਅੰਦਰ ਹੁੰਦਾ ਹੈ ਉਹ ਹੋਰ ਵੀ ਘਾਤਕ ਹੁੰਦੇ ਹਨ, ਲੰਬੇ ਸਮੇਂ ਤੱਕ ਅਜਿਹੇ ਮੋਬਾਇਲਾਂ ਦੀ ਵਰਤੋਂ ਨਾਲ ਦਿਮਾਗ ਦੇ ਸ਼ੈਲ ਗਰਮ ਹੋ ਜਾਂਦੇ ਹਨ ਤੇ ਦਿਮਾਗੀ ਸੰਵੇਦਨਸ਼ੀਲ ਸ਼ੈਲਾਂ ਵਿੱਚ ਤੇ ਕੈਂਸਰ ਪੈਦਾ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ਤੇ ਇਹਨਾਂ ਦਾ ਕੇਂਦਰ ਆਮ ਕਰਕੇ ਕੰਨ ਦਾ ਉਹ ਪਾਸਾ ਹੀ ਹੁੰਦਾ ਹੈ ਜਿੱਧਰ ਮੋਬਾਇਲ ਫ਼ੋਨ ਦੀ ਵਰਤੋਂ ਵਧੇਰੇ ਕੀਤੀ ਜਾਵੇ ਇਸ ਤੋਂ ਇਲਾਵਾ ਇਸ ਨਾਲ ਦਿਮਾਗ ਦੇ ਅੰਦਰੂਨੀ ਖੂਨ ਸਾਫ਼ ਕਰਨ ਵਾਲੀ ਝਿੱਲੀ ਕੰਮਜ਼ੋਰ ਹੋ ਜਾਂਦੀ ਹੈ ਜਿਸ ਕਰਕੇ ਦਿਮਾਗ ਦਾ ਖ਼ੂਨ ਗੰਧਲਾ ਹੋ ਜਾਂਦਾ ਹੈ ਜਿਸ ਨਾਲ ਯਾਦਾਸ਼ਤ ਕੰਮਜ਼ੋਰ ਹੋ ਜਾਂਦੀ ਹੈ।

ਟਾਵਰਾਂ ਦੇ ਨੇੜੇ ਰਹਿੰਦੇ ਲੋਕਾਂ ਵਿੱਚ ਦਰਦ ਤੇ ਕੰਮਜ਼ੋਰ ਯਾਦਾਸ਼ਤ ਦੇ ਰੋਗ ਪੈਦਾ ਹੋ ਜਾਂਦੇ। ਇਸ ਕਰਕੇ ਸਾਨੂੰ ਮੋਬਾਇਲ ਦੇ ਬੁਰੇ ਪ੍ਰਭਾਵ ਤੋਂ ਬਚਣ ਲਈ ਵਿਕਸਿਤ ਫ਼ੋਨ ਖਾਸ ਕਰ headset ਦੀ ਸਹੂਲਤ ਵਾਲੇ ਫ਼ੋਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹਨਾਂ ਦੀ ਕਮੀਜ਼ ਦੀ ਜੇਬ ਦੀ ਥਾਂ ਪੈਂਟ ਦੀ ਜੇਬ ਵਿੱਚ ਰੱਖਣਾ ਚਾਹੀਦਾ ਹੈ। ਇਸਦੇ ਨਾਲ ਹੀ ਸਾਨੂੰ ਬਾਹਰਲੇ ਵਾਲੇ set ਦੀ ਵਰਤੋਂ ਕਰਨੀ ਚਾਹੀਦੀ ਹੈ। Internet ਉਸ ਵਿਵਸਥਾ ਦਾ ਨਾਂ ਹੈ ਜਿਸ ਰਾਹੀਂ ਦੁਨੀਆਂ ਭਰ ਦੇ ਕੰਪਿਊਟਰ ਇੱਕ ਦੂਜੇ ਨਾਲ ਜੁੜੇ ਹਨ ਤੇ ਇੱਕ ਦੂਜੇ ਨੂੰ ਸੰਦੇਸ਼ ਭੇਜ ਅਤੇ ਪ੍ਰਾਪਤ ਕਰ ਸਕਦੇ ਹਨ। ਤੇ ਇੱਕ ਦੂਜੇ ਨਾਲ ਮੌਜੂਦਾ ਸੂਚਨਾ ਦਾ ਆਦਾਨ ਪ੍ਰਦਾਨ ਕਰ ਸਕਦੇ ਹਨ, ਇਹ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਅਸੀਂ ਦੁਨੀਆਂ ਵਿੱਚ ਕਿਸੇ ਵੀ ਥਾਂ ਬੈਠੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਗੱਲਾਂਬਾਤਾਂ ਕਰ ਸਕਦੇ ਹਾਂ ਜਾਂ ਉਹਨਾਂ ਨੂੰ ਸੂਚਨਾ ਭੇਜ ਸਕਦੇ ਹਾਂ ਇਹ ਸਾਧਨਾਂ ਦਾ ਇੱਕ ਅਜਿਹਾ ਸਮੁੰਦਰ ਹੈ ਜਿਹੜਾ ਇੰਤਜ਼ਾਰ ਕਰਦਾ ਹੈ ਕਿ ਤੁਸੀਂ ਇਸ ਨੂੰ ਰਿੜਕੋ ਤੇ ਇਸ ਵਿੱਚੋਂ ਚਾਹੁੰਦਾ ਚੌਦਾਂ ਨਹੀਂ ਅਣਗਿਣਤ ਰਤਨ ਕੱਢੋ ਇਸ ਵਿੱਚ ਵਣਜ ਵਾਪਾਰ ਤੇ ਮੇਲ ਮਿਲਾਪ ਦੇ ਅਸੀਮਤ ਸੁੱਭ ਮੌਕੇ ਮੌਜੂਦ ਹਨ। ਇਹ ਆਪਣੇ ਕੰਮਾਂ ਲਈ ਸੂਚਨਾ ਦਾ ਆਦਾਨ ਪ੍ਰਦਾਨ ਕਰਨ ਵਾਲੇ ਕਿੱਤਾਕਾਰਿਆਂ ਲਈ ਬਹੁਮੁੱਲੀ ਤੇ ਅਮੁੱਕ ਖਾਨ ਹੈ। hello

ਹਾਂ ਜੀ sir ਕਿਁਦਾ ਵਧੀਆ ਵਧੀਆ, ਤੂੰ ਸੁਣਾਂ ਬਾਈ ਵਧੀਆ ਵਧੀਆ ਬਾਈ ਤੂਹੀ ਤੇ ਹੁਣ ਦੁਕਾਨ ਤੇ ਨੀ ਆਉਂਦੇ ਭਰਾ ਹਾਡੀ ਤੁਹਾਡੀ ਦੁਕਾਨ ਤੇ ਯਾਰ time ਨਈਂ ਲਗਦਾ ਗੁਰੂਆ ਭਰਾ ਗਲਤੀ ਹੋ ਗਈ ਸਾਡੇ ਕੋ ਗਲਤੀ ਯਾਰ ਮੈਂ ਕਿਹਾ ਭਰਾ ਗਲਤੀ ਹੋਈ ਆ ਹੈਂ ਤੂੰਹੀ ਤੇ ਭਰਾਂ ਆਉਂਦੇ ਨਹੀਂ ਹੁਣ ਹਾਡੇ ਤੇ ਆਵਾਂਗੇ ਯਾਰ ਤੇਰਾ ਉਹਦੇ ਕਰਕੇ ਨਹੀਂ ਆਈਦਾ ਜਦੋਂ ਦਾ ਤੈਨੂੰ ਪਤਾ ਈ ਆ

ਇਕ ਤੇਰਾ ਯਾਰ ਆ ਫਿਰ ਸੋਚੀਦਾ ਈ

ਹੋਰ ਸੁਣਾ ਭਰਾ ਕੋਈ ਗੱਲ ਨੀਂ ਭਰਾ ਅਸੀ ਤੁਹਾਨੂੰ ਦੱਸਿਆ ਕਦੀ ਆਓ ਜਦੋਂ ਮਰਜੀ ਆਓ ਅਹੀ ਤੇਰੇ ਲਾਗੇ ਸਾਗੇ ਹੀ ਆਂ ਮਾਰਲਾਂਗੇ ਚੱਕਰ ਜੇ ਤੂੰ ਕਹੂੰਗਾ ਲਾਗੇ ਸਾਗੇ ਹੀ ਰਹਿੰਦਾ ਤੇਰੇ ਹਮ ਕੋਈ ਗੱਲ ਨਹੀਂ ਭਰਾ ਜਦੋਂ ਮਰਜੀ ਆਓ ਤੁਹਾਨੂੰ ਨਾ ਕੋਈ

ਹਾਂ ਵਁਡਾ ਠੀਕ-ਠਾਕ ਆ ਸਾਰੇ ਠੀਕ ਠਾਕ ਐ ਤੂੰ ਸੁਣਾ ਫੇਰ ਕਰਾਈਏ ਗਁਲ ਗੁਲ ਕਿਹੇ ਕੁੜੀ ਦੀ ਹੁਣ ਗੱਲ ਕਰਾ ਦੋ ਭਾਈ ਤੁਹਾਨੂੰ ਪਤਾ ਆ ਆਪਣੇ ਬਾਰੇ ਤੇ ਪਤਾ ਈ ਐ ਤੁਹਾਨੂੰ ਕੀ scene ਹੋ ਰਿਹਾ ਕੀ ਨਹੀਂ

ਕਰਦੀ message ਮੂਸਜ ਕਰੀ ਕਈ ਯਾਰ ਮੈਂ ਤੁਹਾਨੂੰ ਜਾਣਦਾ ਵਾਂ ਏਦਾਂ ਓਦਾਂ ਚੇਤਾ ਈ ਆ ਗਿਆ ਮਾਮਾ ਤੇਰਾ time pass ਹੋ ਜਾਇਆ ਕਰੂੰਗਾ ਉਹ ਤਾਂ ਚਁਲ ਹੈ number ਨਹੀਂ ਹੈਗਾ ਸਿੱਧਾ ਮੈਂ number ਦੇਦੇ

ਮੈਨੂੰ number ਹੀ ਦੇ ਦੀ ਮੈਂ ਕਰਲਾ ਮੇਰਾ ਨਾਂ ਨਾ ਨਾ ਲਈ ਨਈ ਲੈਂਦਾ ਪਰ phone ਆ ਗਿਆ ਵਿੱਚ ਹਮ number ਹੁਣੇ ਤੈਨੂੰ send ਕਰ ਦਿੰਦਾ ਹਾਂ ਹੋਰ ਸੁਣਾ ਤੂੰ ਉਹ ਬੰਦਾ ਚੰਗਾ ਯਾਰ ਗੱਡੀ ਗੁੱਡੀ ਮਨ ਲੈ ਜਿਆਦਾ ਅੜਿਆ ਪੜਿਆ ਕੰਮ ਹੋਵੇ ਨਿਕਲ ਜਾਂਦਾ ਵਾਂ ਮੇਰੀ ਗੱਲ ਸੁਣ ਵੇਖਣ ਵਿਚ ਕਿਁਦਾਂ ਦੀ ਲਗਦੀ ਵੇਖ ਕੇ ਦੱਸੀ ਮਾੜਾ ਜਾ ਠੀਕ ਜੀ ਯਾਰ ਬਹੁਤੀ ਮਾੜੀ ਵੀ ਨਹੀਂ ਅਜੇ ਏ ਤੂੰ ਯਾਰ ਮੋਟੀ ਜੀ ਉਦਾਂ ਲਵ ਦੀ ਨਾਲ ਦੀ ਵਰਗੀ ਹੈਗੀ ਆ ਲਵ ਦੀ ਨਾਲ ਦੇ ਦੇ ਥੋੜੀ ਥੋੜਾ ਜਾ ਸਰੀਰ ਭਾਰਾ ਹੀ ਹੈ ਅਜੈ ਉਸਦਾ ਬਸ

ਸਰੀਰ ਭਾਰਾ ਜਾ ਅੰਬਰਸਰ ਆ ਜਾਂਦੀ ਆ ਆਹੋ ਉਹ ਤੇ ਆਉਂਦੀ ਰਹਿੰਦੀ ਆ range ਵਿੱਚ ਲਿਆਉਣਾ ਤੇ ਤੂੰ ਲਿਆਉਣਾ ਪੈਣਾਂ ਇਕ ਵਾਰ ਗਁਲੀ ਗੁਲੀ ਲਾ ਕੇ ਤੈਨੂੰ range ਵਿੱਚ ਆ ਜਾਣਾ ਓਹਨੇ photosend ਕਰੀ ਆਪਣੀ ਕੋਈ ਸੋਹਣੀ ਜੀ ਫੂਟਵਾਂ ਤੈਨੂੰ ਪਤਾ ਆਪਣੀ ਮਾੜੀ ਕੋਈ ਵੀ ਨਹੀਂ ਹੁੰਦੀ

ਕੋਈ ਦਿਖਾ number ਓਏ ਕਿ send ਕਰੇਂਗਾ send ਕਰਦਾ ਮਾਮਾ ਹੋਰ ਸੁਣਾ ਗਲਬਾਤ ਤੂੰ

ਕੀ ਕਰੀ ਜਾਨਾ ਵਾਂ ਯਾਰ ਕਰਨਾ ਕੁਰਨਾ ਕੀ ਐ ਇੱਦਾ ਈ ਆ time pass ਦਏ ਕਰਨ ਭਰਾਵਾਂ ਕੱਲੇ ਹੈਗੇ

ਛੁੱਟੀ ਕੀਤੀ ਨੀ ਦੁਕਾਨ ਤੋਂ

ਨਹੀਂ ਯਾਰ ਹਜੇ ਨੀ ਕੀਤੀ ਕਿੰਨੇ ਵਜੇ ਬੰਦ ਕਰਦੇ ਸੱਤ ਵਜੇ ਕਿ ਅੱਠ ਵਜੇ ਸੱਤ, ਸੱਤ ਸਾਢੇ ਸੱਤ ਬੰਦ ਕਰ ਦਿੰਦੇ ਆਂ ਤੁਹਾਡਾ ਇਲਾਕਾ ਵੀ ਥੋੜਾ out ਜਿਹਾ ਨਾ ਹਣਾ ਤੁਹਾਡਾ ਮਤਲਬ side ਜੀ ਤੇ ਆ ਨਾ ਕੰਮ

ਉਹੀ ਮੈਂ ਤੈਨੂੰ ਦੋ ਤਿੰਨਾਂ ਦਾ number send ਕਰ ਦਿੰਦਾ ਬਾਕੀ range ਵਿਚ ਵੇਖ ਲਈ ਚਁਲ ਕਰੀ ਮੂੰਹ ਮੱਥੇ ਲੱਗਣ ਵਾਲੀਆਂ ਨਾ ਉਹੋ ਜੇ ਨਾ ਘੱਲ ਦੀ ਚੱਜ ਦੀਆਂ ਹੀ ਕਰੂੰਗਾ ਹੋਰ ਸੁਣਾ ਤੂੰ

ਉੱਦਾਂ ਕਰਦੀਆਂ ਵਾਂ ਇੱਡੀ ਗੱਲ ਨਹੀਂ ਪਠਾਨਕੋਟ ਦੀ ਜਿਹੜੀ ਮੋਨੀਕਾ ਸਾਹਮਣੇ ਘਰ ਦੇ ਕੁੜੀ ਨੀ ਮੁਸਕਾਨ ਬਿੱਲੀਆਂ ਜੇ ਅੱਖਾਂ ਵਾਲੀ ਉਹ ਵੀ ਮੇਰੇ ਨਾਲ ਗੱਲ ਕਰਦੀ ਪਰ ਮੈਂ ਨਾ ਬਈ ਉਹ ਕੁੜੀ ਘੈਂਟ ਈ ਸੋਹਣੀ ਜੀ ਕੀ ਨਾਂ ਓਹਦਾ

ਸੋਨੀਆ ਉਹ ਉਥੇ ਟਰਾਈਆਂ ਮਾਰਨ ਜਿਹੜੀਆਂ ਬਿੱਲੀਆਂ ਜੀ ਅੱਖਾਂ ਵਾਂ ਬੜੀ ਅੱਤ ਦੀ ਗੱਲ ਆਂ ਉਹ ਮੋਟੀ ਜੀ

ਉਹ ਘੈਂਟ ਜੀ ਕੁੜੀ ਵਿਆਹੀ ਆ ਉਦਾਂ

ਅੱਛਾ ਹੋਰ ਸੁਣਾ

ਯਾਰ ਏ ਇਥੇ ਤੁਹਾਡੇ ਕੋਈ ਚਮੜੀ ਵਾਲਾ ਮਤਲਬ ਹੈ ਜੇ ਜਿੱਦਾਂ ਮਤਲਬ ਖਾਰਸ਼ ਦੀ ਦਵਾਈ ਮਿਲ ਜੇ ਖਾਰਸ਼ ਬੜੀ ਹੁੰਦੀ ਸਰੀਰ ਤੇ

ਪੰਸਾਰੀ ਕਿਹੜਾ ਹੁੰਦਾ ਵਾਂ? ਕੀ ਪਤਾ ਪੰਸਾਰੀ ਮਾਮਾ ਉਹਦੀ ਦੁਕਾਨ ਹੁੰਦੀ ਪੰਸਾਰੀ ਦੀ ਸ਼ਹਿਰ ਵਿਚ ਦੇਖੀ ਕਿਤੇ ਬਟਾਲੇ ਯਾਰ ਤੂੰ ਹੈ ਦੱਸ ਹੈ ਕੋਈ ਜਿੱਦਾਂ ਮੰਨ ਲਾ ਸਰੀਰ ਤੇ ਲਾਲ ਲਾਲ ਜੇ ਦਾਣੇ ਦਾਣੇ ਜੇ ਹੋਗੇ ਰਾਤ ਨੂੰ ਮਾਮਾ ਸੁੱਤਾ ਨੀ ਜਾਂਦਾ ਖਾਰਸ਼ ਬੜੀ ਹੁੰਦੀ ਸਰੀਰ ਤੇ

ਪਤਾ ਨੀ ਗਰਮੀ ਜੀ ਨਿੱਕਲ ਆਈ ਈ ਯਾਰ ਬਹੁਤ ਔਖਾ ਮੈਂ ਦਵਾਈ ਵੀ ਘਰ ਵਾਂ ਮੇਰੀ ਮੈਂ ਖਾਨਾ ਉੱਦਾਂ lotion ਵੀ ਦਿੱਤਾ ਲਾਉਣ ਲਈ ਸਾਬਣ ਨਾਲ ਨਾਉਂਦਾ ਵਾਂ ਉਹ ਜੇ ਸਾਬਣ ਨਾਲ ਉਨ੍ਹਾਂ ਦਿਨ ਸਹੀ ਰਹਿੰਦਾ ਵਾਂ ਕਿਸੇ ਇਕ ਦੋ ਦਿਨ ਨਾ ਨਾਈਏ ਤਾਂ ਜਦੋਂ ਮੁੜਕਾ ਜਾ ਆਉਂਦਾ ਫਿਰ

ਠੀਕ ਐ ਕੋਈ ਨਾ ਪੁੱਛ ਲਾ ਗਾ ਮੈਂ doctor ਨੂੰ ਪੁੱਛੀ ਯਾਰ ਉੱਦਾ ਯਾਰ ਇੱਦਾਂ ਬਹੁਤ ਮਾੜਾ ਹਾਲ ਮਾਮਾ ਸਰੀਰ ਬੜਾ ਸੁੱਕਦਾ ਜਾਣ ਦਿਆ।

ਅੱਛਾ goldgold ਲਈ gold ਜਿਹੜੀ gold ਹਮ ਕੀ ਬਣੀ ਜਾਂਦਾ ਆ ਚੋਰੀ ਚੋਰੀ ਲਾਨਾ ਪੈੱਗ ਪੁੱਗ

ਘਰ

ਆਹੋ ਮਾਮਾ ਸਾਹਮਣੇ ਲਾ ਕੇ ਮੈਂ ਕੁੱਟ ਖਾਣੀ ਆ ਮੈਂ ਵੀ ਹੁਣ ਜੇ start ਕੀਤਾ ਮੈਂ ਪਹਿਲਾਂ ਕਦੇ ਹੱਥ ਨੀ ਲਾਇਆ ਨੀ ਯਾਰ ਮੈਂ ਤੇ ਆਪ normal ਜੀ ਕਰਦਾ ਉਏ ਯਾਰ ਸਹੀ ਰਹਿੰਦਾ ਕਹਿੰਦੇ ਇਕ ਗੱਲ ਮੈਂ ਸੋਚੀ ਕਹਿੰਦੇ ਬੰਦੇ ਨੂੰ ਐਨਾਂ ਸੋਫੀ ਵੀ ਨਹੀਂ ਹੋਣਾ ਚਾਹੀਦਾ।

ਮਾੜਾ ਮੋਟਾ ਬੰਦਾ ਵਾਸਤੇ ਚਾਹੀਦਾ ਇੰਨਾਂ ਕਿ ਅਮ ਹਮ ਮੈਂ ਤੇ ਆਪ ਭਰਾ ਕਦੀ ਕਦੀ ਲਾਉਣਾ।

ਹਮ ਹੋਰ ਸੁਣਾ ਨਵੀਂ ਤਾਜੀ ਤੂੰ ਬਣਾਉਣੇ ਫਿਰ ਤੇਰੀ ਭਾਬੀ ਭੂਬੀ ਨਵੀਂ ਘੈਂਟ ਜੀ ਆਹੋ number ਮੈਂ send ਕੀਤੇ ਆ ਹੋਰ ਸੁਣਾ ਗੱਲ ਬਾਤ ਓਏ ਆ ਵੇਖ ਭਰਾ ਹੁਣ ਮੈਨੂੰ ਪਹਿਲਾਂ ਤਿਨ ਸੋ ਪੁਆ ਲਿਆ ਹੁਣ ਕਹਿੰਦਾ ਨੌ ਸੌ ਵਿਚ ਦਸ ਕੇ ਹਰੀ।

ਯਾਰ ਤਿੱਨ ਸੌ ਰੁਪਿਆ ਵੀ ਮੈਂ ਇਨੂੰ send ਕਰਤਾ ਐਵੇਂ ਮਾਮਾ ਤਿੱਨ ਸੌ ਵੀ ਗਿਆ। ਹੋਰ ਗੱਲਬਾਤ ਮਾਮਾ ਇੱਦਾਂ ਏ fraud ਹੁੰਦੇ ਅਜੇ ਉਹ ਤੇ ਗੱਲ ਆ ਇਹਨੂੰ ਮੈਂ ਕੀ ਕਵਾਂ ਮੇਰੇ ਤਾਂ ਘਾਟੇ ਵਿਚ ਚਲ ਜਾਣਾ ਮੈਂ ਪੈਹੇ ਵਾਪਸ ਕਰਦੇ ਮੈਂ ਨੀ ਵਧਾਉਦੇਂ

ਇੱਦਾਂ ਨੀ ਹੁਣ ਉਹਨੇ ਵਾਪਸੀ ਨੀ ਕਰਨੇ ਤੂੰ ਕਿਹੜਾ ਇਹਨੂੰ ਜਾਣਦਾ ਵਾਂ

ਨਾ ਤੂੰ ਇਹਦੇ ਜਾਂ ਫਿਰ ਇਕੋ ਪਿੰਡ ਦੇ ਹੋਵੋ ਤਾਂ ਮੈਂ ਤੁਹਾਨੂੰ ਕਹਾਂ ਕਿ ਤੂੰ ਪੈਹੇ ਵਾਪਸ ਲੈ ਲਾ ਉਸ ਕੋਲੇ ਮਾਮਾ ਤੂੰ ਨਹੀਂ ਮੈਂ ਜਿੱਦਾ ਮਤਲਬ ਪਾਏ ਮੈਂ ਭਰਾ ਰਹਿਣਦੇ ਜੇ ਨਹੀਂ ਵਧਾਉਣੇ ਤੇ ਫਿਰ ਪੈਹੇ ਵਾਪਸ ਕਰਦੇ ਭਾਈ

ਹੋਰ ਸੁਣਾਂ ਮੈਂ phone ਉਹਦੇ ਕੋਲੇ ਹੁੰਦਾ ਵਾਂ?

ਹਾ ਹੋ ਉਹਦੇ ਕੋਲ ਮਾਮਾ ਉਸ ਕੋਲ touch ਈ ਓ phone ਹੁਣ

ਵਿਆਹੀ ਆ touchphone ਲਿਆ ਹੁਣ ਉਹਨੇ ਲਿਆ ਤੇ ਹੈਗਾ ਹੁਣ ਉਹਨੇ ਜੇ ਘਰ ਵਾਲਾ ਚੁੱਕੇ ਤੇ ਫੇਰ।

ਕਈ ਮੈਂ ਉਹੀ ਜਦੋ ਅਜੇ ਨਾਲ ਅੰਬਰਸਰ ਨੀ ਗਿਆ। ਕਹੀ ਮੈਂ ਤੁਹਾਡਾ ਬੜੇ ਚਿਰ ਦਾ ਤੁਹਾਡਾ ਸਾਂਭ ਕੇ ਰੱਖਿਆ।

ਆਹੋ, ਕਹੀ ਮੈਂ ਅਜੇ ਦਾ ਦੋ ਓਹ ਨਈ ਯਾਰ ਤੂੰ ਮੇਰਾ ਨਾਂ ਨੀ ਨਾ ਲਈ ਤੂੰ ਆਪਣੀ ਸਿੱਧੀ photo ਕਰ ਦਈ ਯਾਰ